ਹਾਂ ਇਸ ਬਾਰੀ ਸਾਡੇ ਬਸੀ ਪਠਾਣਾ ਚ ਮਨਾਈ ਗਈ ਸੀ ਅਸੀਂ ਦੇਖੀ ਸੀ

ਹਰੇਕ ਚੀਜ਼ ਮਤਲਬ ਕੇ ਦੇਵੀ ਜੋ ਵੀ ਕੋਈ ਭਗਵਾਨ ਹੈ ਹਰੇਕ ਚੀਜ਼ ਬਹੁਤ ਵਧੀਆ ਮਨਾਇਆ ਜਾਂਦਾ ਵੈਸੇ

ਮੈਂ ਤਾਂ ਵੈਸੇ ਲੱਡੂ ਰੱਖੇ ਹੋਏ ਏ ਲੱਡੂ ਗੋਪਾਲ ਦੀ ਸੇਵਾ ਬਹੁਤ ਕਰਦੇ ਆ

ਹਾਂ ਇਹਨਾ ਦੀ ਜਦ ਮਤਲਬ ਕੇ ਕੋਈ ਵੀ ਭੋਗ ਲਗਵਾਉਣਾ ਇਹਨਾ ਨੂੰ ਤੁਲਸੀ ਦਾ ਪੱਤਾ ਰੱਖ ਕੇ ਭੋਗ ਲਵਾਨੇ ਆ

ਇਹਨਾ ਨੂੰ ਭੋਗ ਹੀ ਲੱਗਦਾ ਤੁਲਸੀ ਦੇ ਪੱਤੇ ਨਾਲ ਜਿਆਦਾ

ਪੱਤਾ ਜੇ ਆਪਾਂ ਤੁਲਸੀ ਦਾ ਪੱਤਾ ਨਹੀਂ ਰੱਖੋਗੇ ਨਾ

ਕੋਈ ਵੀ ਫਲ fruit ਤੁਲਸੀ ਦਾ ਪੱਤਾ ਜਰੂਰ ਰੱਖਣਾ ਹੀ ਰੱਖਣਾ

ਮਤਲਬ ਜਰੂਰੀ ਹੁੰਦਾ ਜਿਵੇਂ ਆਪਾਂ ਕਹਿ ਦਿਨੇ ਆ

ਬਹੁਤ ਜਰੂਰੀ ਹੁੰਦਾ ਇਹ ਫ਼ੇਰ ਇਹਨਾ ਨੂੰ ਰਾਤ ਨੂੰ ਸਵਾਉਂਦੇ ਵੀ ਹਾਂ ਅਸੀਂ

ਜਿਵੇਂ ਆਪਾਂ

ਹਮ ਹਮ ਹਾਂ

ਵੈਸੇ ਹੋਲੀ ਤਾਂ ਸਾਡੀ ਵਧੀਆ ਲੰਗੀ ਆ ਹਮ ਹਮ

ਵੀ ਅਸੀਂ

ਅਸੀਂ ਇੱਕ ਵਿਆਹ ਤੇ ਵੀ ਗਏ ਸੀ

ਸਾਡੇ ਰਿਸ਼ਤੇਦਾਰ ਵਿੱਚ ਵਿਆਹ ਹੋਇਆ ਸੀ

ਤੇ ਹਾਂ ਮੈਂ ਉੱਥੇ ਇੱਕ ਨਵੀਂ ਚੀਜ਼ ਦੇਖੀ

ਹਾਂ ਸਾਡੇ ਪਾਸੇ ਤਾਂ ਜਿਵੇਂ ਮਿਲਣੀ ਕਰਵਾਉਂਦੇ ਆਂ ਕੰਬਲਾਂ ਨਾਲ ਕਰਵਾਉਂਦੇ ਆ ਮਿਲਣੀ

ਕੰਬਲ ਵਗੈਰਾ ਦਿੰਦੇ ਆ ਮਤਲਬ ਕੇ ਕੁੜੀ ਆਲੇ ਮੁੰਡੇ ਆਲੇ ਨੂੰ ਕੰਬਲ ਦੇਣਗੇ ਹਨਾ ਜਦੋਂ ਮਿਲਣੀ ਕਰਾਉਣ ਕੋਈ ਵੀ ਜਿੰਨੀ ਕੁ ਮਤਲਬ ਸਾਰਿਆਂ ਦੀ ਹੈਸਿਅਤ ਹੁੰਦੀ ਹੈ ਉੰਨਾ ਕੁ ਬੰਦਾ ਕਰਦਾ ਹਨਾ

ਆਪਣੇ ਮੁਤਾਬਿਕ ਉਹਨਾ ਲੋਕਾ ਹਰੇਕ ਨੇ ਕਰੀ ਜਾਣਾ ਹਨਾ ਤੇ ਮੈਨੇ

ਇੱਕ ਵਿਆਹ ਦੇਖਿਆ ਜਦੋਂ ਉਹਨਾ ਨੇ ਕੀਤੀ ਉਹਨਾ ਨੇ ਪਤਾ ਕਿਆ ਕੀਤਾ ਜਿਵੇਂ ਉਹਦੇ daddy ਦੀ ਮਿਲਣੀ ਹੋਗੀ ਹੈ ਕੁੜੀ ਦੇ daddy ਦੀ ਮੁੰਡੇ ਦੇ daddy ਦੀ ਉਹਨਾ ਨੇ ਪਹਿਲੇ ਤਾਂ ਹਾਰ ਪਾਤੇ ਹਨਾ

ਉਹਦੇ ਵਿੱਚ ਚਿੰਨੀ ਪਾ ਏ ਇੱਕ ਸੋ ਦਾ ਨੋਟ ਪਾ ਕੇ ਜਿਹੜੇ ਮੁੰਡੇ ਦਾ ਪਿਓ ਕੁੜੀ ਦੇ ਪਿਓ ਨੂੰ ਦਿੱਤੀ ਕੁੜੀ ਦੇ ਪਿਓ ਨੇ ਮੁੰਡੇ ਦੇ ਪਿਓ ਨੂੰ ਦਿੱਤੀ

ਹਾਂ ਤੇ ਹੁਣ ਨਾ ਅੱਜਕਲ ਤਾਂ ਕੁੜੀਆਂ ਹੁਣ ਪਹਿਲੇ ਤਾਂ ਭਾਈ ਮਤਲਬ ਕੇ ਹਿੱਲਦੀਆਂ ਨੀ ਹੁੰਦੀਆਂ ਸੀ ਆਪਣੀ ਥਾਂ ਤੋਂ ਮੈਂ ਉਸ ਕੁੜੀ ਵੱਲ ਵੀ ਦੇਖੀ ਗਈ ਉਹ ਕੁੜੀ ਹਰੇਕ ਨੂੰ ਹਰੇਕ ਨੂੰ ਖਿੱਚ ਖਿੱਚ ਕੇ ਜਾਕੇ dance ਕਰਵਾਵੇ ਹਰ ਇੱਕ ਰਿਸ਼ਤੇਦਾਰ ਨੂੰ ਆਪਣਾ

ਜੇ ਬੱਚਾ ਮਤਲਬ ਕੇ ਖੁੱਲ ਗਿਆ ਨਾ ਹੁਣ ਉਹਨੂੰ ਕੋਈ ਪਤਾ ਨੀ ਮੇਰਾ ਵਿਆਹ ਜਾਂ ਕਿਸੇ ਹੋਰ ਦਾ ਹੋ ਰਿਹਾ

ਹਾਂ ਕਈ ਚੀਜ਼ਾਂ ਥਾਂ ਤੇ ਜਾ ਕੇ ਨਾ ਪਤਾ ਲੱਗਦਾ ਇਹ ਕਿਆ ਕਿਆ ਚੀਜ਼ਾਂ ਕਰ ਰਹੇ

ਹੋਰ ਤੂੰ ਦੱਸ ਆਪਣੇ ਬਾਰੇ ਬੱਸ ਅਸੀਂ ਵੀ ਇੱਕ ਵਿਆਹ ਗਏ ਸੀਗੇ ਉਹਦੇ ਵਿੱਚ ਵੀ ਜਿਵੇਂ ਹੁਣ ਆਪਣੇ ਤਾਂ ਵਧਾਈਆਂ ਦਿੰਦੇ ਨੇ ਹਨਾ

ਨਾ ਵਧਾਈਆਂ ਮੁੰਡਾ ਵਿਆਹ ਲਿਆ ਜਾਂ ਕੁੜੀ ਵਿਆਹ ਲਈ ਹਨਾ

ਤੇ ਨਾ ਜਿਹੜਾ ਮੁੰਡੇ ਦਾ ਬਾਪ ਸੀਗਾ ਜਿਹੜੀਆਂ ਪਿੰਡ ਦੀਆਂ ਜਨਾਨੀਆਂ ਸੀਗੀਆਂ ਉਹ ਨਾ ਹਲਦੀ ਆਲੇ ਹੱਥ ਲਾਕੇ ਵਧਾਈਆਂ ਦੇ ਰਹੀਆਂ ਸੀਗੀਆਂ ਅਸੀਂ ਪੁੱਛਿਆ ਕੀ ਇਹ ਚੀਜ਼ ਹੈ ਇਹ ਕਹਿੰਦੇ ਸਾਡੇ ਉੱਰੇ ਰਸਮ ਹੁੰਦੀ ਆ

ਜਿਹੜਾ ਮੁੰਡੇ ਦਾ ਬਾਪ ਆ ਉਹਨੂੰ ਅਸੀਂ ਉਹਦੀ shirt ਤੇ ਹਲਦੀ ਆਲੇ ਹੱਥ ਲਾਕੇ ਅਸੀਂ ਉਹਨਾ ਨੂੰ ਵਧਾਈਆਂ ਦਿੰਦੇ ਹਾਂ

ਅਸੀਂ ਵਧਾਈਆਂ ਦਿੰਦੇ ਹਾਂ ਅਸੀਂ ਹੈਰਾਨ ਮਹਾਂ ਅਸੀਂ ਤਾਂ ਕਦੇ ਇਹੋ ਜਿਹੀ ਰਸਮ ਦੇਖਿਓ ਨਹੀਂ ਹੈਗੀ ਹਮ ਉਹੀ ਤਾਂ ਕਹਿੰਦੇ ਨੇ ਕਿਤੇ ਜਾਓ ਤਾਂ ਅਲੱਗ ਅਲੱਗ ਚੀਜ਼ਾਂ ਦਾ ਆਪਾਂ ਨੂੰ ਪਤਾ ਲੱਗਦਾ ਹਨਾ ਪਤਾ ਲੱਗਦਾ ਹੈ ਹਾਂਜੀ ਇਹ ਤਾਂ ਹੈ ਹਾਂ ਉਹੀ ਤਾਂ ਹੈ ਕਈ ਨਵੀਆਂ ਗੱਲਾਂ ਦੇਖਣ ਨੂੰ ਮਿਲਦੀਆਂ ਹੈ ਆਪਾਂ ਨੂੰ

ਹਾਂਜੀ ਮੈਂ ਕਿਹਾ dance ਵਗੈਰਾ ਕੀਤਾ ਹਾਂ ਬਹੁਤ enjoy ਕੀਤਾ ਬਹੁਤ ਕੁੱਝ ਖਾਧਾ ਪੀਤਾ ਵੀ

ਉੱਥੇ ਅਸੀਂ ਗੋਲ ਗੱਪੇ ਟਿੱਕੀਆਂ ਦਹੀਂ ਭੱਲੇ

palace ਚ ਗਏ ਸੀ ਅਸੀਂ

ਤੇ ਨਾ ਹਾਂ ਉਹਨਾ ਨੇ ਇਨਾਮ ਵੀ ਰੱਖਿਆ ਹੋਇਆ ਸੀਗਾ ਜਿਹੜਾ ਬੰਦਾ ਇਹ ਸਾਰੀਆਂ ਐਟਮਾ ਖਾਲੁਗਾ ਉਹਨੂੰ ਅਸੀਂ ਇੱਕੀ ਹਜ਼ਾਰ ਰੁਪਇਆ ਦਓਗੇ ਅੱਛਾ ਫ਼ੇਰ ਪੰਦਰਾਂ ਤਰ੍ਹਾਂ ਦੀ ਉੱਥੇ ਕੱਲੀ ਕੱਲੀ ਬਰਫੀ ਓ ਸੀਗੀ

ਹੋਰ ਤੇ ਅਮ ਮੰਮੀ ਕਹਿ ਰਹੀ ਸੀ ਕਹਿੰਦੀ ਕਹਿੰਦੀ ਜ਼ੇ ਮੇਰਾ brother ਗਿਆ ਨੀ ਸੀਗਾ ਉਹਨੂੰ ਬਹੁਤ ਸ਼ੋਂਕ ਹਾ ਖਾਣ ਪੀਣ ਦਾ ਮੇਰੀ

ਕਹਿ ਰਹੀ ਕਹਿੰਦੀ ਜ਼ੇ lovely ਆਉਦਾ ਕਹਿੰਦੀ ਉਹ ਤਾਂ ਪੱਕਾ ਜਿੱਤ ਲੈਂਦਾ ਸਾਰਾ ਇਨਾਮ ਅੱਛਾ ਨਹੀਂ ਖਾਧਾ ਜਾਂਦਾ ਚਾਹੇ ਜਿੰਨਾ ਮਰਜ਼ੀ ਜੋਰ ਲਾਲੋ

ਹਮ ਪਹਿਲੇ ਤਾਂ ਦੇਖ ਕੇ ਹੀ ਮਨ ਭਰ ਜਾਂਦਾ

ਹਾਂ ਉਹੀ ਕਹਿ ਰਹੇ ਹਾਂ ਖਾਧਾ ਨੀ ਜਾਂਦਾ ਉਹੀ ਤਾਂ ਤਾਂਹੀਂ ਉਹਨਾ ਨੇ ਇਨਾਮ ਰੱਖਿਆ ਹੋਇਆ ਸੀਗਾ ਜਿਹੜਾ ਮਤਲਬ ਸਾਰੀਆਂ ਡਿਸ਼ਾ ਚਖ ਕੇ ਥੋਨੂੰ ਦੱਸੂਗਾ ਹਾਂ ਵੀ ਕਿੱਦਾਂ ਦੀ ਬਣੀ ਹੈ

ਹਾਂ ਉਹਦੇ ਉੱਤੇ ਇੱਕੀ ਹਜ਼ਾਰ ਦਾ ਕੁੜੀ ਆਲਿਆਂ ਨੇ ਇਨਾਮ ਰੱਖਿਆ ਹੋਇਆ ਸੀ ਨਾਲੇ

ਪਹਿਲਾਂ ਤਾਂ ਪੰਦਰਾਂ ਤਰ੍ਹਾਂ ਦੀਆਂ ਬਰਫੀਆਂ ਸੀਗੀਆਂ ਫ਼ੇਰ ਰਸਗੁੱਲੇ ਸੀਗੇ ਗੁਲਾਬ ਜਾਮਣਾ ਵੀ ਸੀਗੀਆਂ ਫ਼ੇਰ ਸਬਜੀਆਂ ਭਾਂਤ ਭਾਂਤ ਦੀਆਂ ਸਬਜੀਆਂ

ਹਾਂ ਹੁਣ ਤਾਂ ਰੋਟੀ ਵੀ ਕਈ ਤਰ੍ਹਾਂ ਦੀ ਹੋਣ ਲੱਗ ਗਈ ਏ ਅਸੀਂ ਵੀ ਪਟਿਆਲੇ

ਹਮ ਉਹੀ ਤਾਂ ਕਹਿ ਰਿਹਾ ਅਸੀਂ ਪਟਿਆਲੇ ਵਿਆਹ ਤੇ ਗਏ ਸੀ ਪਟਿਆਲੇ ਵਿਆਹ ਤੇ ਦੇਖ ਆਲੂ ਵੀ ਉਹਨਾ ਨੇ ਕਈ ਤਰ੍ਹਾਂ ਦੇ ਬਣਾਏ ਹੋਏ ਸੀ

ਕੜ੍ਹੀ ਵੀ ਕਈ ਤਰ੍ਹਾਂ ਦੀ ਬਣਾਈ ਹੋਈ ਫ਼ੇਰ ਸੀ ਚਾਵਲ ਵੀ ਕਈ ਤਰ੍ਹਾਂ ਦੇ ਬਨਾਏ ਹੋਏ

ਰੋਟੀ ਹਾਂ ਤੰਦੂਰੀ ਰੋਟੀ ਹੋਗੀ ਮੱਕੀ ਦੀ ਰੋਟੀ ਹੋਗੀ ਤੇ ਹੋਰ simple ਰੋਟੀ ਹੋਗੀ ਪੂਰੀਆਂ ਹੋਗੀਆਂ ਕਚੋਰੀਆਂ ਹੋਗੀਆਂ ਮੈਂ ਕਹਿਣੀ ਹਾਂ ਬਹੁਤ ਜ਼ਿਆਦਾ ਚੀਜ਼ਾਂ ਬਣਾਈਆਂ ਹੋਈਆਂ ਸੀ ਮੈਂ ਜਿੰਦਗੀ ਚ ਪਹਿਲਾਂ ਵਿਆਹ ਦੇਖਿਆ ਸੀ ਇਹ ਜਿੱਥੇ ਮੈਨੂੰ ਪਤਾ ਨੀ ਲੱਗਦਾ ਸੀ ਸਬਜੀਆਂ ਕਿਆ ਕਿਆ ਇੱਕ ਚੀਜ਼ ਜਿਵੇਂ ਆਲੂ ਦੀ ਸਬਜ਼ੀ ਉਹਨੂੰ ਚਾਰ ਪੰਜ ਤਰ੍ਹਾਂ ਦੀਆਂ ਸਬਜੀਆਂ ਐਵੇਂ ਹੀ ਆ

ਹਮ ਕਈ ਵਾਰੀ ਪਤਾ ਹੀ ਨੀ ਲੱਗਦਾ ਹੈਗਾ ਵੀ ਕਾਦੀ ਸਬਜ਼ੀ ਆ ਆਪਾ ਏ ਕਹਿ ਦਿੰਨੇ ਆ ਕਾਹਦੀ ਸਬਜ਼ੀ ਆ

ਕਿਹੜਾ ਖਾਈਏ ਕਿਹੜਾ ਛੱਡੀਏ ਦਿਲ ਕਰਦਾ ਕਹਿੰਦੇ ਉਹ ਨੀਤ ਨੀ ਭਰਦੀ ਢਿੱਡ ਭਰ ਜਾਂਦਾ ਹਾਂ ਨੀਤ ਨੀ ਭਰਦੀ ਹਮ ਦਿਲ ਕਰਦਾ ਸਾਰੀ ਚੀਜ਼ਾਂ ਖਾਈ ਜਾਈਏ ਖਾਈ ਜਾਈਏ ਅਰ ਬਹੁਤ ਸਾਰਾ ਸਾਡੇ ਕੋਲ time ਹੋਵੇ ਤੇ ਸਾਰੀਆਂ ਚੀਜ਼ਾਂ ਖਾ ਕੇ ਫ਼ੇਰ ਜਾਈਏ ਹਾਂ ਮੈਂ ਤਾਂ ਵਿਆਹ ਚ ਸਭ ਤੋਂ ਪਹਿਲਾਂ ਉਹ ਖਾਣੇ ਹਾਂ pop corn ਹੋਰ ਕੁੱਛ ਮਿਲੇ ਨਾ ਮਿਲੇ pop corn ਜਰੁਰ ਮਿਲ ਜਾਣ

ਬੈਠਾ ਵਿਹਲਾ ਬੈਠਾ ਬੰਦਾ ਉਹ ਖਾਈ ਜਾਂਦਾ ਹਾਂ ਇਹ ਤਾਂ ਹੈ ਹਮ

ਹੋਰ ਬੱਸ ਵਿਆਹ ਗਏ ਸੀ ਉੱਥੇ ਦੀਆਂ ਰਸਮਾ ਰੁਸਮਾ ਦੇਖੀਆਂ ਨੇ ਆਂਟੀ ਥੋਡੇ ਫੇਰੇ ਹੁੰਦੇ ਆ ਨਾ ਹਾਂ ਸਾਡੇ ਫੇਰੇ ਹੁੰਦੇ ਆ ਹੁਣ ਤਾਂ ਅੱਜਕਲ ਸਾਡੇ ਨੰਦ ਕਾਰਜ ਵੀ ਹੋਣ ਲੱਗ ਗਏ

ਵੈਸੇ ਤਾਂ mostly ਸਾਡੇ ਫੇਰੇ ਹੀ ਹੁੰਦੇ ਐ ਕਹਿੰਦੇ ਦਿਨ ਚੜਨ ਤੋਂ ਪਹਿਲਾਂ ਪਹਿਲਾਂ ਫੇਰੇ ਕਰ ਦਿਨੇ ਆ ਨਹੀਂ ਨਹੀਂ ਦਿਨੇ ਵੀ ਫੇਰੇ ਮਤਲਬ ਰਾਤ ਨੂੰ ਫੇਰੇ ਨੀ ਹੁੰਦੇ ਇਹਨਾ ਦੇ

ਮਤਲਬ ਕੇ ਤੜਕੇ ਵੀ ਹੋ ਜਾਂਦੇ ਆ ਜਿਵੇਂ ਚਾਰ ਵਜੇ ਤੋਂ ਸ਼ੁਰੂ ਹੋ ਕੇ ਚਾਰ ਵਜੇ ਸ਼ੁਰੂ ਕਰ ਲੈਂਦੇ ਹੁੰਦੇ ਆ

ਕਾਰਜ ਦਾ ਏਵੇਂ ਹੁੰਦਾ ਕਈ ਵਾਰੀ ਬਾਰਾਤ late ਹੋ ਜਾਂਦੀ ਆ ਇੱਕ ਵਜੇ ਤੱਕ

ਵੈਸੇ ਬਾਰਾਂ ਵਜੇ ਤੋਂ ਪਹਿਲਾਂ ਪਹਿਲਾਂ ਕਹਿੰਦੇ ਆ ਵੀ ਹੋ ਜਾਣੇ ਚਾਹੀਦੇ ਆ ਹਮ ਤੁਹਾਡੇ ਫੇਰੇ ਹੁੰਦੇ ਰਹਿੰਦੇ ਨੇ ਤਕਰੀਬਨ ਜਦੋਂ ਮਰਜ਼ੀ ਕਰਲੋ